ਕਈ ਬੱਚੇ ਝੂਲਿਆ ਤੇ ਝੂਟੇ ਲੈ ਰਹੇ ਹਨ ਅਤੇ ਬਹੁਤ ਹੀ ਸੋਹਣਾ ਪਾਰਕ ਹੈ ਜਿੱਥੇ ਕਿ ਬਹੁਤ ਹੀ ਹਰਿ ਹਰਿਆਲੀ ਹਰਿਆ--

ਵਥਾਂ ਨੂੰ ਬਗਲਿਆ ਹੋਇਆ ਹੈ ਅਤੇ ਇਸ ਦੇ ਵਿੱਚ ਮਿੱਟੀ ਵੀ ਪਈ ਹੋਈ ਹੈ ਅਤੇ ਵੱਡਾ ਸਾਰਾ ਇੱਕ ਪੱਥਰ ਵੀ ਰੱਖਿਆ ਹੋਇਆ।

ਗਰੇ ਕਲਰ ਦਾ ਹੈ ਅਤੇ ਕਰੀਮ ਕਲਰ ਦਾ ਇਸਦੇ ਵਿੱਚ ਕਾਫੀ ਸਾਰਾ ਸ਼ੀਸ਼ਾ ਵੀ ਲੱਗਿਆ ਹੋਇਆ ਹੈ।

ਇਹ ਇੱਕ ਮੌਲ ਹੈ ਜਿੱਥੇ ਕਿ ਕਾਫੀ ਸਾਰਾ ਸਮਾਨ ਮਿਲਦਾ ਹੈ ਜਿਵੇਂ ਕਿ ਰਾਸ਼ਨ ਦਾ ਸਮਾਨ ਅਤੇ ਖੇਡ ਖਿਡਾਉਣੇ ਵੀ ਮਿਲਦੇ ਹਨ।

ਜਿਵੇਂ ਕੀ ਦੇਖਣ ਵਿੱਚ ਨਜ਼ਰ ਆ ਰਿਹਾ ਹੈ ਵਿੱਚ ਸਾਈਡਾਂ ਦੇ ਵਿੱਚ ਤੇਲ ਦੀਆਂ ਬੋਤਲਾਂ ਵੀ ਪਈਆਂ ਹੋਈਆਂ ਹਨ ਘਿਓ ਵੀ ਪਿਆ ਹੈ ਅਤੇ--

ਇਹ ਇੱਕ ਜਿੱਮ ਹੈ ਜਿੱਥੇ ਕੀ ਕਾਫੀ ਸਾਰੇ ਡੰਬੈਲ ਵੀ ਪਏ ਹੋਏ ਹਨ ਅਤੇ ਮਸ਼ੀਨਾਂ ਵੀ ਲੱਗਿਆ ਹੋਈਆਂ ਹਨ ਇੱਥੇ ਟੇਬਲ ਅਤੇ ਚੇਅਰ ਵੀ ਹੈ।

ਭੂਰੇ ਰੰਗ ਦਾ ਹੈ ਅਤੇ ਸਾਈਡਾਂ ਤੇ ਗ੍ਰਿਲ ਵੀ ਲੱਗੀ ਹੋਈ ਐ ਜੋ ਕਿ ਲੋਹੇ ਦੀ ਹੈ ਅਤੇ ਉੱਪਰ ਨੂੰ ਸ਼ੈੱਡ ਵੀ ਪਈਆ ਹੋਇਆ ਹੈ ਅਤੇ ਸਾਈਡਾਂ ਤੇ ਜਾਣ ਵਾਲੀਆਂ ਟ੍ਰੇਨਾਂ ਵੀ ਦਿਖ ਰਹੀਆਂ ਹਨ।

ਅਤੇ ਇੱਸ ਦਾ ਰੰਗ ਟਰੱਕ ਦੀ ਬਾਡ ਬਾਡੀ ਦਾ ਰੰਗ ਚਿੱਟਾ ਹੈ ਅਤੇ ਪਿੱਛਲੇ ਪਾੱਸੇ ਦਾ ਰੰਗ ਹਰਾ ਹੈ ਅਤੇ ਬਹੁਤ ਸੋਹਣੀਆਂ--

ਆਟਾ ਬਣਕੇ ਤਿਆਰ ਹੋ ਰਿਹਾ ਹੈ ਅਤੇ ਮਸ਼ੀਨਾਂ ਬਹੁਤ ਹੀ ਸੁ ਵੱਡੀਆਂ ਵੱਡੀਆਂ ਹਨ ਅਤੇ ਕੰਪਰੇਸ਼ਰ ਵੀ ਲੱਗਿਆ।

ਰਾਵਣ ਨੂੰ ਦਸ ਸੇਰ ਲੱਗੇ ਹੋਏ ਹਨ ਅਤੇ ਕੁੰਭਕਰਨ ਅਤੇ ਮੇਗਨਾਥ ਉਹਨਾਂ ਦੇ ਆਸੇ ਪਾਸੇ ਖੜੇ--

ਇਹ ਇੱਕ ਮੰਦਰ ਹੈ ਜਿੱਥੇ ਕਿ ਲੋਕ ਅੰਦਰ ਮੰਦਰ ਵਿੱਚ ਮੱਥਾ ਟੇਕਣ ਜਾ ਰਹੇ ਹਨ ਅਤੇ ਮੰਦਰ ਦੇ ਬਾਹਰ ਦਾ ਦ੍ਰਿਸ਼ ਦਿਖਾਈ ਦੇ ਰਿਹਾ।

ਏਹ ਇੱਕ ਕੱਪੜੇਆਂ ਦਾ ਸਟੋਰ ਹੈ ਜਿੱਥੇ ਕੀ ਬੋਹੁਤ ਸੋਹਣੇ ਸੋਹਣੇ ਕੱਪੜੇ ਮਿਲ ਰਹੇ ਹਨ ਟਵੇਂਟੀ ਪਰਸੈਂਟ ਲੋਅ ਮਾਈਨਸ ਤੇ ਅਤੇ ਬੋਹੁਤ ਸੋਹਣੇ ਸੋਹਣੇ ਕੱਪੜੇ ਹਨ ਜਿਹਨਾਂ ਦੇ ਰੰਗ ਬਹੁਤ ਹੀ ਚਿ--